ਇਸ ਨਾਲੋਂ ਤਾ ਮੈ ਮਰ ਹੀ ਜਾਵਾ ਅਲਕਾ ਰੋਂਅ ਰਹਿ ਏ ਵੱਡੀ ਭੈਣ ਨੇ ਕਈ ਗੱਲਾ ਅਲਕਾ ਨੂੰ ਆਖੀਏ ਤੇ ਦਵਿੰਦਰ ਨੂੰ ਸਮਝਾਈਆ ਆਖ਼ਰ ਬੱਚਿਆਂ ਦੇ ਭਵਿੱਖ ਦਾ ਵਾਸਤਾ ਪਾ ਕੇ ਉਹਨਾਂ ਦੀ ਸੁਲਾਹ ਸਫਾਈ ਕਰਵਾਉਣ ਦੀ ਕੋਸ਼ਿਸ਼ ਕੀਤੀ ਅਲਕਾ ਨੂੰ ਸਮਜੋਨ ਦੀ ਖਾਤਰ ਭੈਣ ਨੇ ਉਹਨੂੰ ਆਖਿਆ ਅਲਕਾ ਤੈਨੂੰ ਪਤਾ ਦਵਿੰਦਰ ਦੀ ਕਦੇ ਕਿਸੇ ਹੋਰ ਔਰਤ ਵਿੱਚ ਦਿਲਚਸਪੀ ਨਹੀਂ ਹੋਈ ਬਈਮਾਨੀ ਇਹ ਨਹੀਂ ਕਰਦਾ, ਚੂਠ ਇਹ ਨਹੀਂ ਬੋਲਦਾ, ਚੁਗਲੀ ਨਿਦਾ ਇਹ ਨਹੀਂ ਕਿਸੇ ਦੀ ਕਰਦਾ ਤੇਰੀ ਤੇ ਬੱਚਿਆਂ ਦੀ ਹਰ ਲੋੜ ਦਾ ਏਨਾ ਧਿਆਨ ਰੱਖਦਾ ਏ ਤੁਹਾਡੇ ਕੋਲੋਂ ਛੁਪਾ ਕੇ ਜਾ ਬਚਾ ਕੇ ਕੁਝ ਨਹੀਂ ਲਿਓਂਦਾ ਪਰ ਫਿਰ ਵੀ ਤੂੰ ਮੇਰਾ ਹਸਬੈਡ ਚੰਗਾ ਤਾਂ ਬਹੁਤ ਐ ਬੱਸ ਕਦੇ ਕਦੇ ਗੁੱਸਾ ਬਹੁਤ ਚੜ੍ਹਦਾ ਏ ਖਾਸ ਕਰ ਜਦ ਪਟਿਆਲੇ ਜਾ ਕੇ ਆਏ ਹੋਣ ਅਲਕਾ ਨੇ ਤਿਉੜੀਆਂ ਪਾ ਕੇ ਆਖਿਆ ਬਾਕੀਆਂ ਕੁੜੀਆਂ ਨਾਲ ਤੂੰ ਜਾਨ ਆਉਣ ਰਖਿਆ ਨਹੀਂ ਹੋਇਆ ਮੈਨੂੰ ਵੀ ਹਟਾਉਣਾ ਚੋਂਦੀ ਏ ਇਹ ਆਖ ਕੇ

ਮੈ ਤੁਹਾਡੇ ਘਰ ਰੋਟੀ ਖਾਣ ਨਹੀਂ ਆਉਂਦੀ ਬਾਕੀ ਸਿਆਣਪ ਇਸ ਗੱਲ ਚ ਹੁੰਦੀ ਆ ਕਿ ਬੇਗਾਨਿਆ ਨੂੰ ਆਪਣੇ ਬਣਾ ਲਿਆ ਜਾਏ ਤਾਂ ਕੇ ਆਪਣੀਆਂ ਨੂੰ ਬੇਗਾਨੇ ਬਣਾ ਤਾ ਜਾਵੇ ਭੈਣ ਨੇ ਆਖਿਆ ਅਲਕਾ ਨੇ ਕੋਈ ਉੱਤਰ ਨਾਂ ਦਿੱਤਾ ਆਥਣੇ ਭੈਣ ਬੱਚਿਆਂ ਨੂੰ ਬਜਾਰ ਲੈ ਗਈ ਕਿੰਨੀਆ ਸਾਰੀਆਂ ਚੀਜਾ ਲੈ ਕੇ ਦਿੱਤੀਆਂ ਚੋਂਦੀ ਸੀ ਕੇ ਸਬ ਦਾ ਮੂਡ ਠੀਕ ਹੋ ਜਾਵੇ ਚੀਜਾ ਵੇਖ ਕੇ ਅਲਕਾ ਖੁਸ਼ ਹੋ ਗਈ ਪਰ ਉਹ ਅੰਦਰ ਜਾ ਕੇ ਬੱਚਿਆਂ ਨੂੰ ਆਖਣ ਲਗੀ ਕਿ ਚੀਜਾ ਨਾਲ ਸਾਨੂੰ ਖੁਸ਼ ਕਰਨਾ ਚਾਹੁੰਦੀ ਐ ਅਸੀਂ ਜਿਵੇਂ ਬੇਵਕੂਫ ਐ ਤਿਨ ਚਾਰ ਦਿਨ ਮਗਰੋਂ ਭੈਣ ਨੂੰ ਜਦੋ ਲੱਗਿਆ ਠੀਕ ਠਾਕ ਏ ਤੇ ਇਹਨਾਂ ਦੀ ਸੁਲਾਹ ਸਫਾਈ ਹੋ ਗਈ ਐ ਉਹ ਵਾਪਸ ਪਟਿਆਲਾ ਆਈ ਉਹਨਾਂ ਦੀ ਤਾ ਸੁਲਾਹ ਸਫਾਈ ਹੋ ਹੀ ਲੱਗਦੀ ਸੀ ਪਰ ਭੈਣ ਬਹੁਤ ਉਦਾਸ ਸੀ ਥਕੀ ਥਕੀ ਮਹਿਸੂਸ ਕਰਦੀ ਉਹਨੂੰ ਲੱਗਦਾ ਸੀ ਕਿ ਸਭ ਕੁਛ ਹੁੰਦਿਆਂ ਹੋਇਆ ਵੀ ਦੇਵਿੰਦਰ ਸੁਖੀ ਨਹੀਂ ਸੀ ਓਨਾ ਦਿਨਾਂ ਚ ਬਿ ਜੀ ਵੀ ਬੜੀ ਯਾਦਆਉਂਦੀ ਰਹੇ ਭੂਆ ਜੀ ਅੱਜ ਕੱਲ ਹਾਰੀਦਵਾਰ ਨਹਾਉਣ ਨੂੰ ਫਿਰਦੇ ਵੱਡੀ ਭੈਣ ਕੁਲਦੀਪ ਨੂੰ ਯਾਦ ਆਇਆ ਪਿਛਲੇ ਹਫਤੇ ਦਵਿੰਦਰ ਜਦੋ ਆਪਣੇ ਪਰਿਵਾਰ ਨੂਆ ਕੋਲ ਪਟਿਆਲੇ ਆਇਆ ਤਾਂ ਉਹ ਛੇਤੀ ਨਹੀਂ ਆਇਆ ਕਰਨਾ ਨਿਤੇ ਆਖਣ ਗੇ ਤੀਏ ਦਿਨ ਆ ਜਾਂਦੇ ਨੇ ਇਹ ਲੋਕ ਨਹੀਂ ਵੀਰੇ ਏ ਨਹੀਂ ਆਖ਼ਦੈ ਉਹ ਨੂੰ ਤਾਂ ਸਗੋਂ ਚੰਗਾ ਲੱਗਦਾ ਏ ਜਦੋਂ ਕੋਈ ਸਾਡੇ ਘਰ ਆਉਂਦੇ ਭੈਣ ਨੇ ਆਖਿਆ ਪੰਦਰਾਂ ਦਿਨ ਹੋ ਗਏ ਸਨ ਦਵਿੰਦਰ ਹੋਰਾਂ ਨੂੰ ਗਿਆ ਭੈਣ ਨੂੰ ਪਤਾ ਸੀ ਕਿ ਉਹਦਾ ਆਉਣ ਨੂੰ ਮਨ ਕਰਦਾ ਹੋਏਗਾ ਉਸ ਲਈ ਹੋਰ ਥਾ ਵੀ ਕਿਹੜਾ ਸੀ ਜਾਣ ਲਈ ਪਮੀ ਵਲੈਤ ਰਹਿੰਦੀ ਸੀ ਜੀਤ ਤਾ ਆਪ ਵੀ ਹੋਸਟਲ ਰਹਿੰਦੀ ਸੀ ਚੰਡੀਗੜ ਵਾਲੀ ਭੈਣ ਆਪਣੇ ਪਰਿਵਾਰ ਚ ਇੰਨੀ ਮਸਰੂਮ ਸੀ ਕਿ ਦਵਿੰਦਰ ਦਾ ਆਉਣਾ ਜਾ ਨਾ ਆਉਣਾ ਉਸਦੇ ਕੋਈ ਮਹਿਨੇ ਨਹੀਂ ਰੱਖਦਾ ਸੀ ਉਸ ਦੀ ਵੱਡੀ ਭੈਣ ਕੁਲਦੀਪ ਵੀ ਸੀ ਜਿਹੜੀ ਅਜੇ ਇੱਕ ਦਿਨ ਰੱਖੜੀ ਪੇਜਨੀ ਨਹੀਂ ਸੀ ਭੁਲਦੀ ਜਿਸਨੂੰ ਦਵਿੰਦਰ ਦੇ ਬਿਮਾਰ ਹੋਵੇ ਜਾ ਕਿਸੇ ਓਬ ਤੋਂ ਬਿਨਾ ਦਸੇ ਪਤਾ ਲੱਗ ਜਾਂਦਾਂ ਜੀਦਾ ਕੋਲ ਜਾ ਕ ਦਵਿੰਦਰ ਨੂੰ ਲੱਗਦਾ ਭਰਾ ਭੈਣ ਜੀਤਾ ਅੱਜ ਸ਼ਨੀਚਰਵਾਰ ਸੀ ਦਵਿੰਦਰ ਨੇ ਆਉਣਾ ਹੁੰਦਾ ਤੇ ਇੱਕ ਵਜੇ ਦਫਤਰ ਖਤਮ ਕਰਕੇ ਚਾਰ ਬਜੇ ਤੱਕ ਪਹੁੰਚ ਜਾਂਦਾ ਇਹਦਾ ਮਤਲਬ ਉਹ ਨਹੀਂ ਆਉਣਗੇ ਪੰਜ ਕ ਵਜੇ ਭੈਣ ਨੇ ਆਪਣੇ ਪਤੀ ਤੋ ਪੁਸ਼ਿਆ ਆਪਾ ਅੰਬਾਲੇ ਨੂੰ ਨਾ ਚਲਿਏ ਤੁਸੀ ਜਾਓ ਭੈਣ ਦੇ ਘਰ ਵਾਲੇ ਨੇ ਆਖਣ ਦੀ ਦੇਰ ਸੀ ਭੈਣ ਨੇ ਫੱਟ ਟੈਚੀ ਚ ਕਪੜੇ ਪਾਲੇ ਬੇਟੇ ਨੂੰ ਨਾਲ ਲੈਕੇ ਬੱਸ ਅੱਡੇ ਤੇ ਅੰਬਾਲੇ ਆਲੀ ਬਸ ਫੜ ਲਈ ਜਦੋ ਬਸ ਅੰਬਾਲਾ ਛਾਉਣੀ ਫੋਜੀ ਅਫਸਰਾਂ ਦੇ ਬੰਗਲਿਆ ਕੋਲ ਪਹੁਚੀ ਤਾ ਉਸ ਨੇ ਦੇਖਿਆ ਦਵਿੰਦਰ ਆਪਣੇ ਬੰਗਲੇ ਦੀ ਛੱਤ ਤੇ ਖਲੋਤਾ ਸੀ ਉਹਨਾ ਨੂੰ ਦੇਖ ਝੱਟ ਹੇਠਾ ਆ ਗਿਆ ਭੈਣ ਦੇ ਪੈਰੀ ਹੱਥ ਲਾਏ ਬੇਟੇ ਨੂੰ ਪਿਆਰ ਦਿੱਤਾ ਟੈਚੀ ਕੇਸ ਚੁਕੀ ਉਪਰ ਲੈ ਗਿਆ ਹਮਾਰੇ ਕੋ ਪਤਾ ਥਾ ਆਪ ਆਜਾਉਗੇ ਦਵਿੰਦਰ ਨੇ ਆਪਣੀ ਭੂਆ ਨੂੰ ਆਖਿਆ ਕਿਵੇਂ ਪਤਾ ਸੀ ਓਹਨੇ ਖੁਸ਼ ਹੋ ਕੇ ਪੁੱਛਿਆ ਡੈਡੀ ਤੋਂ ਅੱਪ ਕੋ ਸੁਭਾ ਸੇ ਉਡੀਕ ਰਹੇ ਅੱਛਾ ਵੱਡੀ ਭੈਣ ਕੁਲਦੀਪ ਨੇ ਹੋਰ ਖੁਸ਼ ਹੋ ਕੇ ਆਖਿਆ ਅਲਕਾ ਦੇਖ ਭੈਣਜੀ ਆਈ ਨੇ ਦਵਿੰਦਰ ਨੇ ਆਲਕਾ ਨੂੰ ਅਵਾਜ ਦੇ ਕੇ ਆਖਿਆ ਅਲਕਾ ਨਹੀਂ ਬੋਲੀ ਨਾ ਹੀ ਉਹ ਬਾਹਰ ਆਈ ਅਰਵਿੰਦ ਆਪਣੇ ਮਾਮਾ ਕੋ ਬੁਲਾਓ ਦਵਿੰਦਰ ਨੇ ਦੋ ਕੁ ਪਲ ਰੁਕ ਕੇ ਆਖਿਆ ਅਰਵਿੰਦ ਅੰਦਰ ਚਲਾ ਗਿਆ ਪਰ ਓਵੀ ਜਦੋ ਨਾ ਮੁੜਿਆ ਦਵਿੰਦਰ ਆਪ ਉਠ ਕੇ ਅੰਦਰ ਗਿਆ ਅਲਕਾ ਆਪਣਾ ਸਿਰ ਬੰਨੀ ਪਈ ਸੀ ਕੀ ਗੱਲ ਦਵਿੰਦਰ ਨੇ ਪੁਛਿਆ ਸਿਰ ਦਰਦ ਐ ਸਿਰ ਦਰਦ ਨਾਲ ਇਹ ਤਾਨੀ ਹੁੰਦਾ ਕਿ ਤੂੰ ਬਾਹਰ ਆਕੇ ਭੈਣਜੀ ਨੂੰ ਮਿਲ ਵੀ ਨਾ ਸਕੇ ਫੇਰ ਰਾਤ ਪੈ ਜਾਂਦੀ ਉਹ ਕੀ ਸੋਚਣ ਦਵਿੰਦਰ ਬੋਲੇ ਡੈਡੀ ਆਪ ਕੋ ਖਿਆਲ ਚਾਹੀਏ ਮਾਮਾ ਕੋ ਜੋਰ ਸੇ ਸਿਰ ਦਰਦ ਹੈ ਅਰਵਿੰਦ ਮੈ ਜਾਣਦਾ ਸਭ ਉਹਨਾ ਦੇ ਘਰ ਜਾਂਦੇ ਆ ਤਾ ਭੈਣ ਜੀ ਦੇਖਿਆ ਕਿੰਨਾ ਕਰਦੇ ਨੇ ਦਵਿੰਦਰ ਨੇ ਜਦੋ ਜਿਨਾ ਕੋੜ ਕੇ ਵੇਖਿਆ ਆਖਿਆ ਦਵਿੰਦਰ ਦੇ ਮਗਰ ਮਗਰ ਅਲਕਾ ਵੀ ਬਾਹਰ ਨੂੰ ਉਠ ਕੇ ਤੁਰ ਪੀ ਮਾਨ ਨਾ ਮਾਨ ਮੈ ਤੇਰੇ ਮਹਿਮਾਨ ਅਰਵਿੰਦ ਨੇ ਜਦੋ ਆਖਿਆ ਵੱਡੀ ਭੈਣ ਕੁਲਦੀਪ ਨੇ ਸੁਣ ਲਿਆ ਜਿਵੇ ਸੁਣਿਆ ਨਹੀਂ ਕੀ ਗੱਲ ਅਲਕਾ ਤਬੀਅਤ ਠੀਕ ਨੀ ਭੈਣ ਨੇ ਪੁਛਿਆ ਕੱਲ ਇਹਨਾ ਨੇ drink ਇਨੀ ਕਰ ਲੀ ਸਾਰੀ ਰਾਤ ਬੁਰਬਰੋਂਦੇ ਰਹੇ ਨਾ ਸੁਤੇ ਨਾ ਸੋਣ ਦਿੱਤਾ ਅੱਜ ਸਵੇਰ ਦਾ ਹੀ ਸਿਰ ਦੁਖ ਰਿਹਾ ਅਲਕਾ ਨੇ ਦੱਸਿਆ ਭੈਣ ਦਵਿੰਦਰ ਵੱਲ ਚਾਕੀ ਪਰ ਆਖਿਆ ਕੁਸ਼ ਨਾ ਅਲਕਾ ਨੇ ਚਾਹ ਬਣਾਕੇ ਦਿੱਤੀ ਦਵਿੰਦਰ ਫਿਰ drink ਦਾ ਗਿਲਾਸ ਭਰ ਕੇ ਡਰਾਇੰਗ ਰੂਮ ਚ ਬੈਠ ਕੇ ਪੀਣ ਲੱਗ ਪਿਆ ਵੀਰੇ ਫੇਰ ਪੀਣ ਬੈਠ ਗਏ ਭੈਣ ਨੇ ਉਲਾਭੇ ਵਾਂਗ ਆਖਿਆ ਤਬੀਅਤ ਠੀਕ ਨਹੀਂ ਦਵਿੰਦਰ ਨੇ ਆਖਿਆ ਪਤਾ ਨਹੀਂ ਦਵਿੰਦਰ ਦੀ ਤਬੀਅਤ ਠੀਕ ਨਹੀਂ ਸੀ ਜਾ ਕਿਸੇ ਗਲੋਂ ਉਸਦਾ ਮਨ ਠੀਕ ਨਹੀਂ ਸੀ ਤਿੰਨ ਚਾਰ ਪੈਗ ਪੀ ਗਿਆ ਬੁੱਜੇ ਜਿਹੇ ਮਨ ਨਾਲ ਅਲਕਾ ਨੇ ਫਰਿੱਜ ਚੋ ਦਾਲਾਂ ਸਬਜਿਆ ਕੱਡ ਕੇ ਗਰਮ ਕਰਕੇ ਰੋਟੀ ਮੇਜ ਤੇ ਲਾਤੀ ਹੋਰ ਕੁਛ ਬਣਾਉਣ ਦੀ ਲੋੜ ਨੀ ਮੈਨੂੰ ਬਹੁਤੀ ਭੁਖ ਨੀ ਨਾਲੇ ਮੇਰੀ ਤੇਰੀ ਤਬੀਅਤ ਠੀਕ ਨਹੀਂ ਭੈਣ ਨੇ ਅਲਕਾ ਨੂੰ ਆਖਿਆ ਉਹ ਤੇ ਪਹਿਲਾ ਹੋਰ ਕੁਛ ਨਹੀਂ ਸੀ ਬਣਾ ਰਹੀ ਦਵਿੰਦਰ ਨੇ ਸਾਰਿਆਂ ਨਾਲ ਰੋਟੀ ਨਹੀਂ ਖਾਦੀ ਭੈਣ ਦੇ ਇਕ ਦੋ ਵਾਰ ਆਖਣ ਉਪਰ ਵੀ ਨਹੀਂ ਖਾਦੀ ਉਹ ਅਜੇ ਵੀ ਗਿਲਾਸ ਹੱਥ ਚ ਫੜ੍ਹਈ ਹੋਲੀ ਹੋਲੀ ਦਾਰੂ ਡਾ ਘੁੱਟਾਂ ਭਰ ਰਿਹਾ ਸੀ ਬੈੱਲ ਹੋਈ ਉਪਰ ਗਿਲਾਸ ਫੜ੍ਹ ਕੇ ਉਪਰ bedroom ਚ ਚਲਾ ਗਿਆ ਕੇ ਪਤਾ ਨਹੀਂ ਕੌਣ ਆ ਗਿਆ ਇਸ ਵੇਲੇ ਭੈਣ ਨੇ ਦਰਵਾਜਾ ਖੋਲਿਆ ਸਾਮਣੇ ਕ੍ਰਿਸ਼ਨਾ ਖੜੀ ਸੀ ਨਾਲ ਓਹਨਾ ਦੋ ਵਰ੍ਹਿਆਂ ਦਾ ਬੀਟਾ ਸੀ ਕ੍ਰਿਸ਼ਨਾ ਪੰਜ ਸ਼ੇ ਸਾਲ ਪਹਿਲਾ ਭੈਣ ਦੇ ਕਾਲਜ ਚ ਨਵੀ lecture ਆਈ ਸੀ ਦੋ ਕੁ ਸਾਲ ਓਹਨੇ ਇਸੇ ਕਾਲਜ ਨੌਕਰੀ ਕੀਤੀ ਤੇ ਉਹਚ ਰਹਿੰਦੀ ਸੀ ਤੇ ਭੈਣ ਦੇ ਚੰਗੀ ਵਾਕਾਬ ਸੀ ਤੇ ਮਗਰੋਂ ਓਹਦਾ ਦਿੱਲੀ ਵੀਆਹ ਹੋ ਗਿਆ ਤੇ ਨੌਕਰੀ ਛੱਡ ਗਈ ਕਮਾਲ ਹੋਗੀ ਆਜਾ ਲੰਘ ਆ ਅੱਪਦੇਆ ਨੂੰ ਡਰਾਈਂਗ ਰੂਮ ਚ ਲੈ ਆਈ ਪਹਿਲਾ ਖਾਣਾ ਕੇ ਚਾਹ ਭੈਣ ਨੇ ਪੁਛਿਆ ਸਟੇਸ਼ਨ ਉਤੇ ਉਤਰ ਨੇ ਖਾਣਾ ਖਾਕੇ ਚਾਹ ਪੀਕੇ ਬਿੱਟੂ ਨੂੰ ਦੁਧ ਪਿਲਾ ਕੇ ਨਿਸ਼ਾ ਕਰਕੇ ਆਈ ਆ ਕ੍ਰਿਸ਼ਨਾ ਨੇ ਦੱਸਿਆ

ਦਿੱਲੀ ਸਾਡੇ ਘਰ ਦੇ ਨੇੜੇ ਏ ਇਕ ਕਾਲਜ ਚ ਪੋਸਟ ਨਿਕਲੀ ਆ ਓਦੋ ਤੇ ਵਿਆਹ ਦੇ ਚਾਅ ਚ ਅਕਸਪੀਰੀਅਸ ਸਰਟੀਫਿਕੇਟ ਵੀ ਨੀ ਲਿਆ ਕਿ ਹੁਣ ਕਿਹੜਾ ਨੋਕਰੀ ਕਰਨੀ ਏ ਤੇ ਹੁਣ ਸੋਚੀਦਾ ਘਰ ਬੈਠਾ ਬੈਠਾ ਤਾ ਬੰਦਾ ਉਹੀ ਬੇਹਾ ਹੋ ਜਾਂਦੇ ਕ੍ਰਿਸ਼ਨਾ ਨੇ ਏਕੋ ਸਾਹ ਸਾਰਾ ਕੁੱਛ ਦੱਸਤਾ ਪ੍ਰੋਫੈਸਰ ਸਾਬ ਨੇ ਆਖਿਆ ਨਹੀਂ ਆਥਣ ਹੋਗਿਆ ਇਥੇ ਹੀ ਰਹਿਪੋ ਵੱਡੀ ਭੈਣ ਕੁਲਦੀਪ ਨੇ ਹੱਸ ਕ ਆਖਿਆ ਨਹੀ ਮੈਨੂੰ ਲੱਗਦਾ ਉਹ ਸਗੋ ਘਬਰਾ ਗਏ ਹੋਣਗੇ ਕਿ ਮੈ ਕਿਤੇ ਰਾਤ ਰਹਿਣ ਲਈ ਨਾ ਆਖਦੀ ਇਸ ਲਈ ਆਖਣ ਲੱਗੇ ਮੈਡਮ ਤਾ ਅੰਬਾਲੇ ਗਏ ਨੇ ਤੁਸੀ ਜਾ ਸਕਦੇ ਅਜੇ ਵੀ ਤੇ ਆਪ ਨਾਲ ਆਕੇ ਬੱਸ ਅੱਡੇ ਛੱਡ ਕੇ ਕ੍ਰਿਸ਼ਨਾ ਨੇ ਆਖਿਆ ਇੰਨੀ ਦੇਰ ਨੂੰ ਅਲਕਾ ਅੰਦਰੋ ਆ ਵੱਡੀ ਭੈਣ ਨੇ ਦੱਸਿਆ ਕਿ ਮੇਰੇ husband ਤੁਹਾਨੂੰ ਬੁਲਾਉਂਦੇ ਭੈਣ ਅੰਦਰ ਗਈ ਤੈਨੂੰ ਪਤਾ ਮੇਰਾ ਇੱਕ ਬੇਟਾ ਗਿਆਰਵੀ ਚ ਪੜਦਾ ਇੱਕ ਨੋਵੀ ਚ ਭੈਣ ਨੂੰ ਗੱਲ ਦੀ ਸਮੱਜ਼ ਨਾ ਲੱਗੀ ਓਹਨੇ ਪੁੱਛਯਾ ਫੇਰ, ਫੇਰ ਕੀ ਘਰ ਚ ਮੇਰਾ ਜਵਾਨ ਬੇਟੇ ਨੇ ਉਹ ਅੋਰਤ ਪਤਾ ਨੀ ਕਿਹੋ ਜੀ ਆ ਕਹੋ ਜੀ ਨਹੀ ਇਥੇ ਮੇਰੇ ਘਰ ਚ ਨੀ ਰਹਿ ਸਕਦੀ ਦਵਿੰਦਰ ਨੇ ਸ਼ਰਾਬ ਚ ਰੱਜੇ ਹੋਏ ਨੇ ਆਖਿਆ